ਇਹ ਚਰਚ ਦੇ ਬਾਹਰ ਦੀ ਤਸਵੀਰ ਹੈ ਜਿਹਦੇ ਉੱਪਰ ਬਹੁਤ ਸਾਰੇ --

ਦੂਸਰੀ ਸਾਈਡ ਉਹਦੇ ਬਿਲਕੁਲ ਬੋਰਡ ਦੇ ਸਾਹਮਣੇ ਬਹੁਤ ਸਾਰੇ ਫੁੱਲ ਲੱਗੇ ਹੋਏ ਨੇ --

ਉਸਦੇ ਆਸ ਪਾਸ ਹੋਰ ਬਹੁਤ ਸਾਰੇ ਪੇੜ ਹਨ ਜਿਨ੍ਹਾਂ ਤੇ ਗਰੀਨ ਲਾਈਟਾਂ ਲਾ ਕੇ ਉਹਨਾਂ ਨੂੰ--

ਤੇ ਇੱਕ ਬੋਰਡ ਵੀ ਲੱਗਿਆ ਹੋਇਆ ਸਵੱਛ ਭਾਰਤ ਅਭਿਆਨ ਵਾਲਾ --

ਇਹ ਵਿਊ ਇੱਕ ਹੋਸਪੀਟਲ ਦੇ ਅੰਦਰ ਦਾ ਹੈ ਜਿੱਥੇ ਦੋ ਟੇਬਲ ਲੱਗੇ ਹਨ।

ਆ ਸਰਟੀਫਿਕੇਟਸ ਜਾਂ ਵਿਗਿਆਨ ਦੇ ਰਿਲੇਟਿਡ --

ਬਹੁਤ ਸਾਰੇ ਪੇੜ ਲੱਗੇ ਹੋਏ ਹਨ ਤੇ ਜਿਹੜੀ ਲਾਲ ਰੰਗ ਦੀ ਬਿਲਡਿੰਗ ਹੈ --

ਵਿਊ ਇੱਕ ਝਰਨੇ ਦਾ ਹੈ ਜਿੱਥੇ ਤਿੰਨ ਚਾਰ ਜਨੇ ਖੜੇ ਪਾਣੀ ਦੇ ਵਿੱਚ ਨਜ਼ਰ ਆ ਰਹੇ ਹਨ।

ਪਿੰਕ ਪਰਦੇ ਲੱਗੇ ਹੋਏ ਹਨ ਅਤੇ ਲਾਈਟਾਂ ਜਲ ਰਹੀਆਂ ਨੇ ਅਤੇ ਲਾਈਟ ਲਗਾ ਕੇ ਉਹਨੂੰ ਬਹੁਤ ਵਧੀਆ ਡੈਕੋ --

ਇਹਦੇ ਉੱਪਰ ਰੇਡ ਕਲਰ ਦਾ ਮੈਟ ਵਿਛਿਆ ਗਿਆ ਹੈ।

ਗਮਲੇ ਬਣੇ ਹੋਏ ਹਨ ਤੇ ਊਪਰ ਵਾਲੀ ਸਾਈਡ ਦੋ ਝੂੰਮਰ ਲੱਗੇ ਹੋਏ ਨੇ ਤੇ ਇੱਕ ਪੱਖਾ ਲੱਗਿਆ ਹੋਏਆ ਨਜ਼ਰ ਦਿ--

ਅਤੇ ਜਿਹੜਾ ਸਕੂਲ ਦਾ ਗੇਟ ਹੈ ਉਹ ਚਿੱਟੇ ਰੰਗ ਦਾ ਹੈ ਤੇ --

ਪਾਰਟੀਸ਼ਨ ਕੀਤੀ ਹੋਈ ਹੈ ਅਤੇ ਬਿਲਕੁਲ ਜਿਹੜੀ ਗੇਟ ਨੇ ਉਹਨਾਂ ਤੇ ਥਮਲੇ ਦੇ ਨਾਲ ਨਾਲ ਜਗ੍ਹਾ ਛੱਡੀ ਵੀ ਹੈ।

ਇੱਕ ਨਦੀ ਬਣੀ ਹੋਈ ਆ ਜਿੱਥੇ ਪਾਣੀ ਖੜਿਆਂ ਹੋਇਆ ਹੈ ਅਤੇ ਹਰਾ ਹਰਾ ਘਾਹ --

ਆ ਭਗਵਾਨ ਦੀਆਂ ਤਸਵੀਰਾਂ ਬਣਾਈਆਂ ਗਈਆਂ ਹਨ ਇਸ ਦੇ ਪਿੱਛੇ ਵਾਲੀ ਸਾਈਡ ਦਰਖ਼ਤ ਲੱਗੇ ਹੋਏ ਹਨ।

ਦੋ ਬਿਲਡਿੰਗ ਬਣੀਆਂ ਹੋਈਂਆਂ ਨੇ ਲਾਲ ਰੰਗ ਦੀਆਂ ਜਿੱਥੇ ਬਹੁਤ ਸਾਰੇ --

ਇੱਥੇ ਕਾਲਾ ਦਰਵਾਜਾ ਲੱਗਿਆ ਹੋਇਆ ਹੈ। ਉਹਦੀ ਦੂਜੀ ਸਾਈਡ --

ਇਹ ਇਸ ਨੂੰ ਚਿੱਟੇ ਰੰਗ ਨਾਲ ਪੈਂਟ ਕੀਤਾ ਗਿਆ ਹੈ ਅਤੇ ਅੰਦਰ --